ਹਿਟਲਰ ਨੇ ਪੋਲੈਂਡ ਤੋਂ ਮੰਗ ਕੀਤੀ ਕੇ ਉਹ ਦੇਨਸਿੰਗ ਦਾ ਇਲਾਕਾ ਜਰਮਨੀ ਨੂੰ ਸੋਮਪ ਦੇਵੇ ਤੇ ਪੂਰਵੀ ਰੁਸਸ਼ਿਯਾ ਤਕ ਜਾਂ ਲਈ ਰੈਕਵੇ ਸੜਕ ਲਈ ਭੂਮੀ ਪ੍ਰਦਾਨ ਕਰੇ ਜਦੋ ਪੋਲੈਂਡ ਹਿਟਲਰ ਦੀ ਇਹ ਮੰਗ ਸਵੀਕਾਰ ਨਾ ਕੀਤੀ ਤਾਂ ਪੈਲੀ ਸਤੰਬਰ ਸਨ ਓਨੀ ਸੋ ਉਨਤਾਲੀ ਈਸਵੀ ਨੂੰ ਪੋਲੈਂਡ ਉੱਤੇ ਹਮਲਾ ਕਰ ਦੀਤਾ ਇੰਗਲੈਂਡ ਫਰਾਂਸ ਤੇ ਜਰਮਨੀ ਨੂੰ ਆਈਲੈਂਡ ਵਿਚੋਂ ਆਪਣੀਆਂ ਸੇਨਾਵਾਂ ਹਟਾਉਣ ਲਾਇ ਕਿਹਾ ਜਰਮਨੀ ਵਲੋਂ ਇਨਕਾਰ ਕਰ ਦੇਣ ਤੇ ਇੰਗਲੈਂਡ ਫਰਾਂਸ ਤੇ ਜਰਮਨੀ ਵਿਰੁੱਧ ਯੂੱਧ ਦਾ ਐਲਾਨ ਕਰ ਦਿਤਾ ਗਯਾ ਦੂਜੇ ਮਹਾ ਯੂੱਧ ਦੇ ਆਰੰਬ ਤੋਂ ਪੈਲ੍ਹਾਂ ਅੰਤਰਰਾਸਟਰੀ ਸ਼ਕਤੀਸ਼ਾਲੀ ਗੁਪਤ ਕਾਇਮ ਹੋਗੇ ਇਕ ਪਾਸੇ ਜਰਮਨੀ ਇਟਲੀ ਤੇ ਜਪਾਨ ਆਦਿ ਦੇਸ਼ ਸਨ ਰਾਸ਼ਟਰ ਕਹਿਲਾਂਦੇ ਸਨ ਜਦਕਿ ਦੂਸਰੇ ਪਾਸੇ ਇੰਗਲੈਂਡ ਤੇ ਫਰਾਂਸ ਜੋ ਮਿੱਤਰ ਦੇਸ਼ ਅਖਵਾਂਦੇ ਸਨ ਦਾ ਸ਼ਕਤੀਸ਼ਾਲੀ ਗੁੱਟ ਕਾਇਮ ਹੋਗਿਆ ਸਤੰਬਰ ਉਣੀ ਸੋ ਉਨਤਾਲੀ ਉਸਵੀ ਵਿਚ ਜਦ ਜਦੋ ਜਰਮਨੀ ਨੇ ਪੋਲੈਂਡ ਤੇ ਹਮਲਾ ਕੀਤਾ ਤਾਂ ਮਿੱਤਰ ਦੇਸ਼ਾਂ ਨੇ ਪੋਲੈਂਡ ਦਾ ਸਾਥ ਦਿਤਾ ਜਿਸਦੇ ਸਿੱਟੇ ਵਜੋਂ ਦੂਸਰੇ ਮਹਾ ਯੂੱਧ ਦਾ ਆਰੰਭ ਹੋਗਿਆ ਪਹਿਲੀ ਸਤੰਬਰ ਓਨੀ ਸੋ ਉਨਤਾਲੀ ਈਸਵੀ ਨੂੰ ਹਿਟਲਰ ਨੇ ਪੋਲੈਂਡ ਤੇ ਹਮਲਾ ਕਰ ਦਿੱਤਾ ਟੀਨ ਸਤੰਬਰ ਨੂੰ ਇੰਗਲੈਂਡ ਤਰ ਫਰਾਂਸ ਨਰ ਜਰਮਨੀ ਨੂੰ ਪਿਓਲੰਡ ਵਿਚੋਂ ਆਪਣੀ ਸੈਨਾ ਹਟਾਉਣ ਲਈ ਕਿਹਾ ਹਿਟਲਰ ਕਰਨ ਅਜਿਹਾ ਨਾ ਕਰਨ ਕਾਰਨ ਦੋਹਾ ਨੇ ਜਰਮਨੀ ਵਿਰੁੱਧ ਯੂੱਧ ਦਾ ਐਲਾਨ ਕਰ ਕਰ ਦਿਤਾ ਕੁਜ ਹੀ ਸਮੇ ਵਿਚ ਉਸਨੇ ਇਕ ਮਹਾ ਯੂੱਧ ਦਾ ਰੂਪ ਧਾਰਨ ਕਰ ਲਿਆ ਦੂਜੇ ਵਿਸ਼ਵ ਯੂੱਧ ਵਿਚ ਫਰਾਂਸ ਅਮਰੀਕਾ ਤੇ ਇੰਗਲੈਂਡ ਆਦਿ ਦੇਸ਼ ਨੇ ਇੰਗਲੈਂਡ ਦਾ ਸਾਥ ਦਿੱਤੋ ਇਸਦੇ ਵਿਰੁੱਧ ਇਸ ਯੂੱਧ ਵਿਚ ਜਰਮਨੀ ਦਾ ਸਾਥ ਦੇਣ ਲਈ ਪ੍ਰਮੁੱਖ ਦੇਸ਼ ਇਟਲੀ ਤੇ ਜਪਾਨ ਸਨ ਦੂਜੇ ਮਹਾ ਯੂੱਧ ਦੌਰਾਨ ਜਰਮਨੀ ਨੇ ਇੱਕੀ ਜੂਨ ਓਨੀ ਸੋ ਚੋਦਾ ਈਸਵੀ ਨੂੰ ਟੀਨ ਪਾਸੇ ਰੂਸ ਤੇ ਹਮਲਾ ਕੀਤਾ ਇਸਦਾ ਵਿਚਾਰ ਸੀ ਕੇ ਰੂਸ ਦਾ ਉਪਜਾਊ ਇੰਗਲੈਂਡ ਲੰਬੇ ਸਮੇ ਲਾਇ ਯੂੱਧ ਕਰਨ ਲਾਇ ਸਾਡੀਆਂ ਤੇ ਸ਼ਕਤੀਆਂ ਪ੍ਰਦਾਨ ਕਰ ਸਕਦਾ ਹੈ ਸਤ ਸਤੰਬਰ ਉਣੀ ਸੱਪ ਚਾਲੀ ਈਸਵੀ ਨੂੰ ਜਪਾਨ ਨੇ ਅਮਰੀਕਾ ਦੇ ਪ੍ਰਸਿੱਧ ਸਮੁੰਦਰੀ ਸੈਨਿਕ ਬਾਰ ਉਤੇ ਹਮਲਾ ਕਰ ਦਿਤਾ ਇਸ ਘਟਨਾ ਦੇ ਅਮਰੀਕਾ ਤੇ ਜਰਮਨੀ ਦੇਸ਼ ਦੇ ਸਤੀਆਂ ਤੇ ਵਰੁੱਧ ਦੂਜੇ ਮਹਾ ਯੂੱਧ ਵਿਚ ਪ੍ਰਵੇਸ਼ ਕਰ ਦਿਤਾ ਛੇ ਔਹੁਸਟ ਤੇ ਨੋ ਅਗਸਤ ਓਨੀ ਸੋ ਪੰਤਾਲੀ ਈਸਵੀ ਨੂੰ ਅਮਰੀਕਾ ਰਹੀ ਜਪਾਨ ਦੇ ਪ੍ਰਸਿੱਧ ਨਾਗਰਾ ਮਾਂ ਤੇ ਤੇ ਅਤੇਮਬ ਬੰਬ ਸੁੱਟੇ ਗਏ ਭਾਰੀ ਵਿਨਾਸ਼ ਓਈਚੋ ਅੰਤ ਚੋਦਾ ਅਗਸਤ ਨੂੰ ਜਪਾਨ ਨੇ ਬਿਨਾ ਸ਼ਰਤ ਤੇ ਹਤਿਆਰਾ ਸੁੱਟ ਦਿਤੇ ਜਿਸ ਨਾਲ ਦੂਜੇ ਵਿਸ਼ਵ ਯੂੱਧ ਦਾ ਅੰਤ ਹੋਯਾ ਅਤੇ ਦੂਜੇ ਮਹਾ ਯੂੱਧ ਜਰਮਨੀ ਦੀ ਭਿਣਕ ਹਰ ਪਿੱਛੋਂ ਚਾਰ ਪ੍ਰਮੁੱਖ ਜੀਤੂ ਸ਼ਕਤੀਆਂ ਇੰਗਲੈਂਡ ਫਰਾਂਸ

ਅਤੇ ਦੂਜੇ ਮਹਾ ਯੂੱਧ ਦੇ ਵਿਚ ਸ਼ਾਨਦਾਰ ਜੀਤ ਪਓਰਾਪਤ ਕਰਨ ਦੇ ਫਲਸਰੂਪ ਯੂ ਐਸ ਏ ਸੰਸਾਰ ਦੀ ਸਬਤੋ ਵੱਡੀ ਮਹਾਂਸ਼ਕਤੀ ਵਜੋਂ ਹੋਇਆ ਉਸਦੀ ਸੰਸਾਰ ਵਿਚ ਦੈਨਿਕ ਸ਼੍ਰੇਸ਼ਟ ਦੀ ਧਾਤ ਜਾਮ ਗਯੀ ਅਤੇ ਆਰਥਿਕ ਸ਼੍ਰੇਸ਼ਠ ਦੀ ਵੀ ਹੋਗਈ ਸਾਸਰੀਕਾਲ ਬਾਕੀ ਗੱਲ ਬਾਅਦ ਵਿਚ ਸਬ ਤੋਂ ਪਹਿਲਾਂ ਭਰੂਣ ਕਿ ਹੈ ਮਾਂ ਦੀ ਕੁੱਖ ਵਿਚ ਵਿਕਸਿਤ ਹੋ ਰਿਹਾ ਬੱਚਾ ਜਦੋਂ ਲਗਭਗ ਅੱਠ ਹਫਤਿਆਂ ਦਾ ਹੁੰਦਾ ਹੈ ਉਸਨੂੰ ਭਰੂਣ ਕਿਹਾ ਜਾਂਦਾ ਹੈ

ਤਾਂ ਉਸ ਨੂੰ ਖੁਸ਼ੀ ਖੁਸ਼ੀ ਸਵੀਕਾਰ ਕਰ ਲਿਆ ਜਾਂਦੇ ਜੇਕਰ ਭਰੂਣ ਮਾਦਾ ਹੋਵੇ ਤਾਂ ਉਸ ਦੀ ਹਤਿਆ ਕਰਵਾਈ ਜਾਂਦੀ ਹੈ ultra sound ਮਸ਼ੀਨਾਂ ਦੀ ਦੂਰ ਵਰਤੋਂ ਉੱਨੀ ਸੋ ਅੱਸੀ ਵਿਚ ultra sound scanning ਮਸ਼ੀਨਾਂ ਭਾਰਤ ਵਿਚ ਆਈਆਂ ਓਦੋਂ ਤੋਂ ਹੀ ਮਾਦਾ ਭਰੂਣ ਹਤਿਆ ਸ਼ੁਰੂ ਹੋਈ ਹੈ ਜਿਸ ਦੇ ਨਤੀਜੇ ਵੱਜੋਂ ਸਮਾਜ ਵਿਚ ਅਸੰਤੁਲਨ ਪੈਦਾ ਹੋ ਰਿਹੇ ਅਤੇ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘੱਟ ਰਹੀ ਹੈ ਵੈਦਿਕ ਕਾਲ ਵਿਚ ਇਸਤਰੀ ਦਾ ਸੰਮਾਨ ਭਾਰਤੀ ਸਮਾਜ ਵਿਚ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 ਵਸਾਰਾ ਅਜਿਹਾ ਬਣਾਇਆ ਹੈ ਕਿ ਕੁਦਰਤੀ ਤੌਰ ਤੇ ਹਰ ਚੀਜ ਵਿਚ ਇਕ ਸੰਤੁਲਨ ਕਾਇਮ ਰਖਿਆ ਹੈ ਮਾਂ ਦੇ ਪੇਟ ਵਿਚ ਬੱਚੇ ਦਾ ਲਿੰਗ ਵੀ ਕੁੱਦਰਤ ਦੇ ਨਿਯਮਾਂ ਅਨੁਸਾਰ ਨਿਰਧਾਰਿਤ ਹੁੰਦਾ ਹੈ ਪਰ ਮਨੁੱਖ ਨੇ ਆਪਣੀ ਸੋਚ ਅਨੁਸਾਰ ਇਸ ਸੰਤੁਲਨ ਨੂੰ ਵੀ ਵਿਗਾੜਨ ਦਾ ਪੂਰਾ ਯਤਨ ਕੀਤਾ ਹੈ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਨਿੰਰਤਰ ਘੱਟ ਰਹੀ ਹੈ ਪੰਜਾਬ ਵਿਚ

ਭਰੂਣ ਹਤਿਆ ਨੂੰ ਰੋਕਿਆ ਜਾਵੇ ਯਾ ਸਾਰਾਂਸ਼ ਆਪਣੀ ਸੁਰਖਿਆ ਲਈ ਤੇ ਔਰਤ ਜਾਤਿ ਨੂੰ ਬਚਾਉਣ ਲਈ ਔਰਤਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਸਾਰੀਆਂ ਮਾਵਾਂ ਨੂੰ ਭਰੂਣ ਹਤਿਆ ਦਾ ਪਾਪ ਨਾ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਅਨੈਤਿਕ ਕੰਮ ਕਰਨ ਵਾਲੇ ਲੋਕਾਂ ਲਈ ਸਖਤ ਸਜਾਵਾਂ ਹੋਣੀਆਂ ਚਾਹੀਦੀਆਂ ਹਨ ਮੁੰਡੇ ਅਤੇ ਕੁੜੀ ਵਿਚ ਕਿਸੇ ਵੀ ਕਿਸਮ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ

ਤਾ ਉਸਨੂੰ ਖੁਸ਼ੀ ਖੁਸ਼ੀ ਸਵੀਕਾਰ ਕਰ ਲਿਆ ਜਾਂਦਾ ਹੈ ਜੇਕਰ ਭਰੂਣ ਮਾਦਾ ਹੋਵੇ ਤਾਂ ਉਸਦੀ ਹਤਿਆ ਕਰਵਾਈ ਜਾਂਦੀ ਹੈ ultra sound ਮਸ਼ੀਨਾਂ ਦੀ ਦੁਰ ਵਰਤੋਂ ਉੱਨੀ ਸੋ ਅੱਸੀ ਵਿਚ ultra sound scanning ਮਸ਼ੀਨਾਂ ਭਾਰਤ ਵਿਚ ਆਈਆਂ ਓਦੋਂ ਤੋਂ ਹੀ ਮਾਦਾ ਭਰੂਣ ਹਤਿਆ ਸ਼ੁਰੂ ਹੋਈ ਹੈ ਜਿਸ ਦੇ ਨਤੀਜੇ ਵੱਜੋਂ ਸਮਾਜ ਵਿਚ ਅਸੰਤੁਲਨ ਪੈਦਾ ਹੋ ਰਿਹੇ ਅਤੇ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘੱਟ ਰਹੀ ਹੈ ਵੈਦਿਕ ਕਾਲ ਵਿਚ ਇਸਤਰੀ ਦਾ ਸੰਮਾਨ ਭਾਰਤੀ ਸਮਾਜ ਵਿਚ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

ਵਸਾਰਾ ਅਜਿਹਾ ਬਣਾਇਆ ਹੈ ਕਿ ਕੁਦਰਤੀ ਤੌਰ ਤੇ ਹਰ ਚੀਜ ਵਿਚ ਇਕ ਸੰਤੁਲਨ ਕਾਇਮ ਰਖਿਆ ਹੈ ਮਾਂ ਦੇ ਪੇਟ ਵਿਚ ਬੱਚੇ ਦਾ ਲਿੰਗ ਵੀ ਕੁੱਦਰਤ ਦੇ ਨਿਯਮਾਂ ਅਨੁਸਾਰ ਨਿਰਧਾਰਿਤ ਹੁੰਦਾ ਹੈ ਪਰ ਮਨੁੱਖ ਨੇ ਆਪਣੀ ਸੋਚ ਅਨੁਸਾਰ ਇਸ ਸੰਤੁਲਨ ਨੂੰ ਵੀ ਵਿਗਾੜਨ ਦਾ ਪੂਰਾ ਯਤਨ ਕੀਤਾ ਹੈ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਨਿੰਰਤਰ ਘੱਟ ਰਹੀ ਹੈ ਪੰਜਾਬ ਵਿਚ।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 ਭਰੂਣ ਹਤਿਆ ਨੂੰ ਰੋਕਿਆ ਜਾਵੇ ਯਾ ਸਾਰਾਂਸ਼ ਆਪਣੀ ਸੁਰਖਿਆ ਲਈ ਤੇ ਔਰਤ ਜਾਤਿ ਨੂੰ ਬਚਾਉਣ ਲਈ ਔਰਤਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਸਾਰੀਆਂ ਮਾਵਾਂ ਨੂੰ ਭਰੂਣ ਹਤਿਆ ਦਾ ਪਾਪ ਨਾ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਅਨੈਤਿਕ ਕੰਮ ਕਰਨ ਵਾਲੇ ਲੋਕਾਂ ਲਈ ਸਖਤ ਸਜਾਵਾਂ ਹੋਣੀਆਂ ਚਾਹੀਦੀਆਂ ਹਨ ਮੁੰਡੇ ਅਤੇ ਕੁੜੀ ਵਿਚ ਕਿਸੇ ਵੀ ਕਿਸਮ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ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 ਹੋਵੇ ਤਾਂ ਉਸ ਨੂੰ ਖੁਸ਼ੀ ਖੁਸ਼ੀ ਸਵੀਕਾਰ ਕਰ ਲਿਆ ਜਾਂਦੇ ਜੇਕਰ ਭਰੂਣ ਮਾਦਾ ਹੋਵੇ ਤਾਂ ਉਸਦੀ ਹਤਿਆ ਕਰਵਾਈ ਜਾਂਦੀ ਹੈ ਅਲਟਰਾ ਸਾਊਂਡ ਮਸ਼ੀਨਾਂ ਦੀ ਦੁਰ ਵਰਤੋਂ ਉੱਨੀ ਸੋ ਅੱਸੀ ਵਿਚ ਅਲਟਰਾ ਸਾਊਂਡ ਸਕੈਨਨਿੰਗ ਮਸ਼ੀਨਾਂ ਭਾਰਤ ਵਿਚ ਆਈਆਂ ਓਦੋਂ ਤੋਂ ਹੀ ਮਾਦਾ ਭਰੂਣ ਹਤਿਆ ਸ਼ੁਰੂ ਹੋਈ ਹੈ ਜਿਸ ਦੇ ਨਤੀਜੇ ਵੱਜੋਂ ਸਮਾਜ ਵਿਚ ਅਸੰਤੁਲਨ ਪੈਦਾ ਹੋ ਰਹੀਆਂ ਹੈ । ਅਤੇ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘੱਟ ਰਹੀ ਹੈ ਵੈਦਿਕ ਕਾਲ ਵਿਚ ਇਸਤਰੀ ਦਾ ਸੰਮਾਨ ਭਾਰਤੀ ਸਮਾਜ ਵਿਚ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

ਵਸਾਰਾ ਅਜਿਹਾ ਬਣਾਇਆ ਹੈ ਕਿ ਕੁਦਰਤੀ ਤੌਰ ਤੇ ਹਰ ਚੀਜ ਵਿਚ ਇਕ ਸੰਤੁਲਨ ਕਾਇਮ ਰਖਿਆ ਹੈ ਮਾਂ ਦੇ ਪੇਟ ਵਿਚ ਬੱਚੇ ਦਾ ਲਿੰਗ ਵੀ ਕੁੱਦਰਤ ਦੇ ਨਿਯਮਾਂ ਅਨੁਸਾਰ ਨਿਰਧਾਰਿਤ ਹੁੰਦਾ ਹੈ ਪਰ ਮਨੁੱਖ ਨੇ ਆਪਣੀ ਸੋਚ ਅਨੁਸਾਰ ਇਸ ਸੰਤੁਲਨ ਨੂੰ ਵੀ ਵਿਗਾੜਨ ਦਾ ਪੂਰਾ ਯਤਨ ਕੀਤਾ ਹੈ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਨਿੰਰਤਰ ਘੱਟ ਰਹੀ ਹੈ ਪੰਜਾਬ ਵਿਚ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 ਭਰੂਣ ਹਤਿਆ ਨੂੰ ਰੋਕਿਆ ਜਾਵੇ ਯਾ ਸਾਰਾਂਸ਼ ਆਪਣੀ ਸੁਰਖਿਆ ਲਈ ਤੇ ਔਰਤ ਜਾਤਿ ਨੂੰ ਬਚਾਉਣ ਲਈ ਔਰਤਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਸਾਰੀਆਂ ਮਾਵਾਂ ਨੂੰ ਭਰੂਣ ਹਤਿਆ ਦਾ ਪਾਪ ਨਾ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਅਨੈਤਿਕ ਕੰਮ ਕਰਨ ਵਾਲੇ ਲੋਕਾਂ ਲਈ ਸਖਤ ਸਜਾਵਾਂ ਹੋਣੀਆਂ ਚਾਹੀਦੀਆਂ ਹਨ ਮੁੰਡੇ ਅਤੇ ਕੁੜੀ ਵਿਚ ਕਿਸੇ ਵੀ ਕਿਸਮ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ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 ਜੇਕਰ ਭਰੂਣ ਦੀ ਪਛਾਣ ਨਰ ਵਜੋਂ ਹੋਵੇ ਤਾਂ ਉਸ ਨੂੰ ਖੁਸ਼ੀ ਖੁਸ਼ੀ ਸਵੀਕਾਰ ਕਰ ਲਿਆ ਜਾਂਦੇ ਜੇਕਰ ਭਰੂਣ ਮਾਦਾ ਹੋਵੇ ਤਾਂ ਉਸ ਦੀ ਹਤਿਆ ਕਰਵਾਈ ਜਾਂਦੀ ਹੈ ultra sound ਮਸ਼ੀਨਾਂ ਦੀ ਦੁਰ ਵਰਤੋਂ ਉੱਨੀ ਸੋ ਅੱਸੀ ਵਿਚ ultra sound scanning ਮਸ਼ੀਨਾਂ ਭਾਰਤ ਵਿਚ ਆਈਆਂ ਓਦੋਂ ਤੋਂ ਹੀ ਮਾਦਾ ਭਰੂਣ ਹਤਿਆ ਸ਼ੁਰੂ ਹੋਈ ਹੈ ਜਿਸ ਦੇ ਨਤੀਜੇ ਵੱਜੋਂ ਸਮਾਜ ਵਿਚ ਅਸੰਤੁਲਨ ਪੈਦਾ ਹੋ ਰਿਹੇ ਅਤੇ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘੱਟ ਰਹੀ ਹੈ ਵੈਦਿਕ ਕਾਲ ਵਿਚ ਇਸਤਰੀ ਦਾ ਸੰਮਾਨ ਭਾਰਤੀ ਸਮਾਜ ਵਿਚ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 ਵਸਾਰਾ ਅਜਿਹਾ ਬਣਾਇਆ ਹੈ ਕਿ ਕੁਦਰਤੀ ਤੌਰ ਤੇ ਹਰ ਚੀਜ ਵਿਚ ਇਕ ਸੰਤੁਲਨ ਕਾਇਮ ਰਖਿਆ ਹੈ ਮਾਂ ਦੇ ਪੇਟ ਵਿਚ ਬੱਚੇ ਦਾ ਲਿੰਗ ਵੀ ਕੁੱਦਰਤ ਦੇ ਨਿਯਮਾਂ ਅਨੁਸਾਰ ਨਿਰਧਾਰਿਤ ਹੁੰਦਾ ਹੈ ਪਰ ਮਨੁੱਖ ਨੇ ਆਪਣੀ ਸੋਚ ਅਨੁਸਾਰ ਇਸ ਸੰਤੁਲਨ ਨੂੰ ਵੀ ਵਿਗਾੜਨ ਦਾ ਪੂਰਾ ਯਤਨ ਕੀਤਾ ਹੈ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਨਿੰਰਤਰ ਘੱਟ ਰਹੀ ਹੈ ਪੰਜਾਬ ਵਿਚ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 ਭਰੂਣ ਹਤਿਆ ਨੂੰ ਰੋਕਿਆ ਜਾਵੇ ਯਾ ਸਾਰਾਂਸ਼ ਆਪਣੀ ਸੁਰਖਿਆ ਲਈ ਤੇ ਔਰਤ ਜਾਤਿ ਨੂੰ ਬਚਾਉਣ ਲਈ ਔਰਤਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਸਾਰੀਆਂ ਮਾਵਾਂ ਨੂੰ ਭਰੂਣ ਹਤਿਆ ਦਾ ਪਾਪ ਨਾ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਅਨੈਤਿਕ ਕੰਮ ਕਰਨ ਵਾਲੇ ਲੋਕਾਂ ਲਈ ਸਖਤ ਸਜਾਵਾਂ ਹੋਣੀਆਂ ਚਾਹੀਦੀਆਂ ਹਨ ਮੁੰਡੇ ਅਤੇ ਕੁੜੀ ਵਿਚ ਕਿਸੇ ਵੀ ਕਿਸਮ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ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 hello friends this is ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਵਿੰਦਰ ਜਿਵੇਂ ਕਿ ਮੈਂ ਤੁਹਾਨੂੰ ਪਿੱਛਲੀ ਕਹਾਣੀ ਵਿੱਚ ਦੱਸ ਰਿਹਾ ਸੀ ਕਿ ਖੇਡਾਂ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ਤੇ ਖੇਡਾਂ ਕਿਵੇਂ ਖੇਡੀਆਂ ਜਾਂਦੀਆਂ ਹਨ ਖੇਡਾਂ ਖੇਡਣ ਲਈ ਕਈ ਤਰ੍ਹਾਂ ਦੇ ਹੁੰਦੇ ਹਨ, ਕੁਛ ਖੇਡਾਂ ਏਦਾਂ ਦੀਆਂ ਹੁੰਦੀਆਂ ਹਨ ਜਿਹੜੀਆਂ ਕਿ ਬਾਹਰੋਂ ਸਾਮਨ ਲੈ ਕੇ ਦੁਕਾਨ ਤੋਂ ਖੇਡੀਆਂ ਜਾਂਦੀਆਂ ਅਤੇ ਕੁਛ ਖੇਡਾਂ ਏਦਾਂ ਦੀਆਂ ਹੁੰਦੀਆਂ ਹਨ ਜਿਹਨਾਂ ਲਈ ਬਾਹਰੋਂ ਸਮਾਨ ਖ਼ਰੀਦਣ ਲਈ plan ਦੀ ਕੋਈ ਲੋੜ ਨਹੀਂ ਪੈਂਦੀ ਉਹ ਅਸੀਂ

ਸਾਡੇ ਹੀ ਗਲੀ ਮੁਹੱਲੇ ਵਿੱਚ ਵੀ ਆਰਾਮ ਨਾਲ ਖੇਡ ਸਕਦੇ ਹਨ ਤੇ ਜਿਹੜਾ ਸਮਾਨ ਸਾਡੇ ਕੋਲ ਹੈਗਾ ਉਹਦੀ ਵਰਤੋਂ ਨਾਲ ਹੀ ਖੇਡ ਸਕਦੇ ਹਨ। ਜਿਵੇਂ ਕਿ ਤੁਹਾਨੂੰ ਮੈਂ ਪਿੱਛਲੀ ਕਹਾਣੀ ਵਿੱਚ ਪੁੱਗਣ ਦਾ ਤਰੀਕਾ ਦੱਸ ਰਿਹਾ ਸੀ ਉਵੇਂ ਹੀ ਉਸ ਕਹਾਣੀ ਨੂੰ ਜ਼ਾਰੀ ਰੱਖਦੇ ਹੋਏ ਆਪਾਂ ਅੱਗੇ ਵੱਲ ਨੂੰ ਤੁਰਦੇ ਹਾਂ। ਇੱਕ ਟੋਲੀ ਦਾ ਮੁੱਖੀ ਚਾਂਦੀ ਮੰਗ ਲੈਂਦਾ ਹੈ ਤੇ ਦੂਜਾ ਚਾਂਦੀ ਬਣਿਆ ਬੱਚਾ ਉਸਦੀ ਦੀ ਟੋਲੀ ਵਿੱਚ ਜਾ ਬੈਠਦਾ ਹੈ ਤੇ ਦੂਜਾ ਸੋਨਾ ਦੂਜੀ ਟੋਲੀ ਦੇ ਮੁਖੀ ਕੋਲ ਚਲਿਆ ਜਾਂਦਾ ਹੈ। ਇਸ ਤਰ੍ਹਾਂ ਵਾਰੋ-ਵਾਰੀ ਚੋਣ ਕਰਦੇ ਹਨ ਚੋਣ ਕਰਨ ਦੀ ਰੀਤੀ ਬੜੀ ਦਿਲਚਸਪ ਹੁੰਦੀ ਹੈ ਪੁੱਗਣ ਅਤੇ ਆੜੀ ਮੜਿੱਕਣ ਭਾਵ ਆੜੀ ਚੁਣਨ ਸਮੇਂ ਦੇ ਗੀਤ ਵੀ ਪ੍ਰਚਲਿਤ ਹਨ ਜਿਨ੍ਹਾਂ ਨੂੰ ਬੱਚੇ ਬੜੇ ਠਹਿਰਾਅ ਨਾਲ ਗਾਉਂਦੇ ਹਨ ਉੱਕੜ-ਦੁੱਕੜ ਭੰਬਾ ਭੌ ਅੱਸੀ ਨੱਬੇ ਪੂਰਾ ਸੌ ਸੌ ਗਲੋਟਾ ਤਿੱਤਰ ਮੋਟਾ ਚੱਲ ਮਦਾਰੀ ਪੈਸਾ ਚੁ ਖੋਟਾ ਖੋਟੇ ਦੀ ਖਟਿਆਈ ਬੇਬੇ ਦੌੜੀ-ਦੌੜੀ ਆਈ।

ਖੂਹ ਵਿੱਚ ਪਪੀਤਾ ਕੋਈ ਮੰਗੇ ਰਾਮ ਕੋਈ ਮੰਗੇ ਸੀਤਾ। ਇੱਕਮ ਇੱਕਮ ਛਈਆ ਡੋ ਜੀਵੇ ਥੋਡਾ ਮਾਂ ਪਿਓ ਖੂਹ ਵਿੱਚ ਮਾਰੀ ਪਾਥੀ ਕੋਈ ਲਓ ਸ਼ੇਰ ਕੋਈ ਲਓ ਹਾਥੀ। ਖੇਡ ਸਮੇਂ ਛੂਹੇ ਜਾਣ ’ਤੇ ਜੇਕਰ ਕੋਈ ਬੱਚਾ ਆਪਣੀ ਦਾਈ ਜਾਂ ਮੀਤੀ ਨਾ ਆਵੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਉਸ ਦੇ ਸਿਰ ਰੱਬ ਦਾ ਭਾਰ ਚੜ੍ਹੇਗਾ, ਜੇਕਰ ਕੋਈ ਬੱਚਾ ਆਪਣੀ ਮਿੱਤ ਵਿਚਾਲੇ ਛੱਡ ਕੇ ਭੱਜਦਾ ਹੈ ਤਾਂ ਦੂਜੇ ਬੱਚੇ ਇਹ ਗੀਤ ਗਾਉਂਦੇ ਹੋਏ ਉਹ ਘਰ ਤੱਕ ਜਾਂਦੇ ਹਨ। ਸਾਡੀ ਮਿੱਤ ਦੱਬਣਾ ਘਰ ਦੇ ਚੂਹੇ ਚੱਬਣਾ ਇਹ ਚੂਹਾ ਰਹਿ ਗਿਆ ਸਿਪਾਹੀ ਫੜ ਲੈ ਗਿਆ ਸਿਪਾਹੀ ਨੇ ਮਾਰੀ ਇੱਟ ਚਾਹੇ ਰੋ ਚਾਹੇ ਪਿੱਟ। ਪੁਰਾਤਨ ਕਾਲ ਤੋਂ ਹੀ ਲੋਕ-ਖੇਡਾਂ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ ਇਹ ਹਰ ਪਿੰਡ ਦਾ ਵਿਸ਼ੇਸ਼ ਹਿੱਸਾ ਹੋਇਆ ਕਰਦੀਆਂ ਹਨ, ਇਹਨਾਂ ਦੇ ਪਿੜ ਪਿੰਡ ਦੀ

ਅਮੀਰੀ ਗ਼ਰੀਬੀ ਦਾ ਪਾੜ ਨਹੀਂ ਸਾਰੇ ਰਲ ਕੇ ਇਹਨਾਂ ਦਾ ਅਨੰਦ ਮਾਣਦੇ ਸਨ ਭਾਈਚਾਰਿਕ ਸਾਂਝ ਐਨੀ ਸੀ ਕਿ ਸਾਰੇ ਪਿੰਡ ਨੇ ਰਲ ਕੇ ਖਿਡਾਰੀਆਂ ਦੀਆਂ ਖ਼ੁਰਾਕਾਂ ਦਾ ਪ੍ਰਬੰਧ ਕਰਨਾ। ਦੇਸੀ ਘਿਓ ਦੇ ਮਾਪਿਆਂ ਦੇ ਪੀਪੇ ਖਿਡਾਰੀਆਂ ਨੂੰ ਖਾਣ ਨੂੰ ਦਿੱਤੇ ਜਾਂਦੇ ਹਨ ਇਹ ਗੱਭਰੂ ਵੀ ਤਾਂ ਸਾਰੇ ਪਿੰਡ ਦਾ ਮਾਣ ਹੋਇਆ ਕਰਦੇ ਸਨ। ਮੇਲਿਆਂ-ਮੁਹਾਵਰਿਆਂ ਤੇ ਕਿਸੇ ਨੇ ਪਹਿਲਵਾਨੀ ਵਿੱਚ ਪਿੰਡ ਦਾ ਨਾਂ ਚੁੱਕਣਾ ਕਿਸੇ ਬੋਰੀ ਚੁੱਕਣ ਵਿੱਚ ਨਾਂ ਕੱਢਣਾ, ਕਿਸੇ ਮੂੰਗਲੀਆਂ ਫੇਰਨੀਆਂ ਵਿੱਚ ਬਾਜ਼ੀ ਜਿੱਤਣੀ, ਰੱਸਾ-ਕੁਸ਼ੀ ਤੇ ਕਬੱਡੀ ਦੀਆਂ ਟੀਮਾਂ ਨੇ ਪਿੰਡ ਨੂੰ ਪ੍ਰਸਿੱਧੀ ਦਿਵਾਉਣੀ ਇਹ ਖਿਡਾਰੀ ਆਪਣੇ ਸਰੀਰਾਂ ਨੂੰ ਖੇਡਾਂ ਦੇ ਹਾਣ ਦਾ ਰੱਖਣ ਲਈ ਨਸ਼ਿਆਂ ਨੂੰ ਨੇੜੇ ਨਹੀਂ ਸਨ ਢੁੱਕਣ ਦਿੰਦੇ, ਸਮੁੱਚੇ ਪਿੰਡ ਦੀ ਸ਼ਾਨ ਲਈ ਰਲ ਕੇ ਰਹਿੰਦੇ ਸਨ, ਪਿਆਰ ਨਾਲ ਖੇਡਦੇ ਸਨ, ਚੰਗੀ ਖੇਡ ਖੇਡਣਾ ਹੀ ਇਹਨਾਂ ਦਾ ਮਨੋਰਥ ਮਨੋਰਥ ਮਨੋਰਥ ਹੋਇਆ ਕਰਦਾ ਸੀ ਇਹ ਲੋਕ-ਖੇਡਾਂ ਹੀ ਸਨ ਜਿਹੜੀਆਂ ਪਿੰਡਾਂ ਦੇ ਯੁਵਕਾਂ ਨੂੰ ਆਹਰੇ ਲਾਈ ਰੱਖਦੀਆਂ ਸਨ ਤੇ ਗੁਹਾਰੇ ਪੈਣ ਤੋਂ ਰੋਕਦੀਆਂ ਸਨ। ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਖਿੱਚ ਭਰਪੂਰ ਰਹੀਆਂ ਹਨ ਪਿੰਡਾਂ ਵਿੱਚ ਹਰ ਵਰ੍ਹੇ ਪੈਂਦੀਆਂ ਪਹਿਲਵਾਨਾਂ ਦੀ ਦੀਆਂ ਛਿੰਝਾਂ ਅਤੇ ਮੇਲਿਆਂ ਉੱਤੇ ਜੁੜਦੇ ਕੁਸ਼ਤੀਆਂ ਦੇ ਦੰਗਲ ਪੇਂਡੂ ਲੋਕਾਂ ਨੂੰ ਵਧੇਰੇ ਸਾਹਸ ਪ੍ਰਦਾਨ ਕਰਦੇ ਰਹੇ ਹਨ ਇਹਨਾਂ ਛਿੰਝਾਂ

ਗਾਮਾ, ਗੂੰਗਾ ਮੇਹਰਦੀਨ, ਕੇਸਰ ਸਿੰਘ, ਦਾਰਾ ਸਿੰਘ ਅਤੇ ਕਿੱਕਰ ਸਿੰਘ ਵਰਗੇ ਜਗਤ-ਪ੍ਰਸਿੱਧ ਪਹਿਲਵਾਨ ਪੈਦਾ ਕੀਤੇ ਹਨ, ਜਿਨ੍ਹਾਂ ਨੇ ਪਹਿਲਵਾਨੀ ਦੇ ਨਾਂ ਖੇਤਰ ਵਿੱਚ ਸੰਸਾਰ ਭਰ ਵਿੱਚ ਉੱਚੀਆਂ ਜਿੱਤਾਂ ਪ੍ਰਾਪਤ ਕਰੀਆਂ ਤੇ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ। ਕਬੱਡੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈ ਜਿਸ ਰਾਹੀਂ ਉਹਨਾਂ ਦੇ ਸੁਭਾਅ ਅਤੇ ਸਰੀਰਿਕ ਬਲ ਦਾ ਪ੍ਰਗਟਾਵਾ ਹੁੰਦਾ ਹੈ, ਲੰਬੀ ਕੌਡੀ, ਗੂੰਗੀ ਕੌਡੀ ਅਤੇ ਉੱਚੀ ਕੌਡੀ ਪੱਕੀ ਆਦਿ ਕਬੱਡੀ ਦੀਆਂ ਕਿਸਮਾਂ ਬੜੀਆਂ ਹਰਮਨ-ਪਿਆਰੀਆਂ ਰਹੀਆਂ ਹਨ, ਅੱਜ-ਕੱਲ੍ਹ ਇਹ ਕੌਡੀਆਂ ਖੇਡੀਆਂ ਨਹੀਂ ਜਾਂਦੀਆਂ ਇਹਨਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਲੈ ਕੇ ਲੈ ਲਈ ਹੈ। ਸੌਂਚੀ ਪੱਕੀ ਪੰਜਾਬੀ ਜੁਆਨਾਂ ਦੀ ਮਨਪਸੰਦ ਖੇਡ ਰਹੀ ਹੈ ਮੇਲਿਆਂ ਮੁਹਾਵਰਿਆਂ ਮੁਸਾਰਿਆਂ ਮੁਸਾਹਵਿਆਂ `ਤੇ ਆਮ ਕਰਕੇ ਅਤੇ ਛਪਾਰ ਦੇ ਮੇਲੇ ਤੇ ਖ਼ਾਸ ਕਰਕੇ ਸੌਂਚੀ ਪੱਕੀ ਦੇ ਮੁਕਾਬਲੇ ਹੋਇਆ ਕਰਦੇ ਸਨ ਜਿਨ੍ਹਾਂ ਨੂੰ ਦਰਸ਼ਕ ਬੜੇ ਉਤਸ਼ਾਹ ਨਾਲ ਵੇਖਦੇ ਤੇ ਅਨੰਦ ਮਾਣਦੇ ਸਨ। ਇਸ ਖੇਡ ਰਾਹੀਂ ਗੱਭਰੂ ਆਪਣੇ ਸਰੀਰਿਕ ਬਲ ਦਾ ਪ੍ਰਗਟਾਵਾ ਕਰਦੇ ਸਨ ਇਹ ਖੇਡ ਕਿਸੇ ਹੱਦ ਤੱਕ ਬੌਕਸਿੰਗ ਨਾਲ ਮਿਲਦੀ-ਜੁਲਦੀ ਖੇਡ ਹੈ, ਖਿੱਦੋ-ਖੂੰਡੀ ਅਤੇ ਲੂਣ-ਤੇਲ ਤੇ ਲੱਲ੍ਹੇ ਬੜੀਆਂ ਰੌਚਕ ਖੇਡਾਂ ਰਹੀਆਂ ਹਨ, ਲੀਰਾਂ ਦੀਆਂ ਖਿੱਦੋਆਂ ਅਤੇ ਕਿੱਕਰਾਂ ਬੋਰੀਆਂ ਬੇਰੀਆਂ ਨੂੰ ਖੂੰਡਿਆਂ ਨਾਲ ਇਹ ਖੇਡਾਂ ਖੇਡੀਆਂ ਜਾਂਦੀਆਂ ਹਨ। ਖਿੱਦੋ-ਖੂੰਡੀ ਦੀ ਥਾਂ ਹੁਣ ਹਾਕੀ ਨੇ ਮੱਲ ਲਈ ਹੈ ਅਤੇ ਲੂਣ-ਤੇਲ ਲੱਲ੍ਹੇ, ਕ੍ਰਿਕਟ ਵਿੱਚ ਜਾ ਸਮੋਏ ਹਨ, ਲੱਲ੍ਹਿਆਂ ਦੀ ਖੇਡ ਪਿੰਡੋਂ ਬਾਹਰ ਕਿਸੇ ਮੋਕਲੀ ਜਿਹੀ ਥਾਂ ’ਤੇ ਖੇਡੀ ਜਾਂਦੀ ਸੀ, ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਸੀ ਹੁੰਦੀ, ਇਹ ਬੜੀ ਫੁਰਤੀ ਨਾਲ ਅਤੇ ਚੁਕੰਨਾ ਹੋ ਕੇ ਖੇਡੀ ਜਾਂਦੀ ਸੀ। ਸਾਰੇ ਖਿਡਾਰੀ ਤਿੰਨ-ਤਿੰਨ ਚਾਰ-ਚਾਰ ਮੀਟਰ ਦੇ ਫ਼ਾਸਲੇ ਤੇ ਤਿੰਨ-ਚਾਰ ਇੰਚ ਲੰਮੇ, ਚੌੜੇ ਤੇ ਡੂੰਘੇ ਹੋਏ ਟੋਭੇ ਟੋਏ ਪੁੱਟਦੇ ਹਨ,

ਜ਼ੋਰ ਨਾਲ ਟੱਲ ਮਾਰਦਾ ਤੇ ਦਾਈ ਵਾਲਾ ਖਿੱਦੋ ਨੂੰ ਨੱਸ ਦੱਸ ਨੱਸ ਕੇ ਫੜਦਾ ਤੇ ਨੇੜੇ ਖਿਡਾਰੀ ਦੇ ਜ਼ੋਰ ਨਾਲ ਮਾਰਦਾ। ਜੇਕਰ ਕਿਸੇ ਖਿਡਾਰੀ ਨੂੰ ਛੂਹ ਜਾਂਦੀ ਤਾਂ ਉਸ ਦੇ ਸਿਰ ਦਾਈ ਆ ਜਾਂਦੀ ਤੇ ਉਹ ਆਪਣਾ ਮੁੰਡਾ ਖੂੰਡਾ ਅਤੇ ਲੱਲ੍ਹਾ ਦਾਈ ਵਾਲੇ ਨੂੰ ਫੜਾ ਕੇ ਦਾਈ ਦਿੰਦਾ। ਇਸ ਖੇਡ ਨੂੰ ਮਘਾਈ ਰੱਖਣ ਲਈ ਖਿਡਾਰੀ ਆਪਣੇ ਲੱਲ੍ਹੇ ਛੱਡ ਕੇ ਖਿੱਦੋ ਮਗਰ ਦੌੜਦੇ, ਜੇਕਰ ਦਾਈ ਵਾਲਾ ਕਿਸੇ ਖ਼ਾਲੀ ਲੱਲ੍ਹੇ ਵਿੱਚ ਪੈਰ ਪਾ ਲੈਂਦਾ ਦਿੰਦਾ ਤਾਂ ਲੱਲ੍ਹੇ ਵਾਲੇ ਦੇ ਸਿਰ ਦਾਈ ਆ ਜਾਂਦੀ ਤੇ ਉਹ ਉਸ ਦਾ ਖੂੰਡਾ ਫੜਕੇ ਖੇਡਣ ਲੱਗ ਜਾਂਦਾ ਇਹ ਖੇਡ ਵੀ ਹੁਣ ਕਿੱਧਰੇ ਖੇਡੀ ਨਹੀਂ ਜਾਂਦੀ ਹੈ।

ਖੇਡਾਂ ਇਵੇਂ ਹੀ ਨਹੀਂ ਖੇ ਖੇਡਦੇ ਲੋਕ ਹੁਣ ਲਈ ਸਤਿ ਸ੍ਰੀ ਅਕਾਲ ਬਾਕੀ ਗੱਲ ਬਾ ਹਾਏ। ਹੈਲੋ।

ਹਾਂ ਜੀ। ਹਾਂ ਜੀ। ਹੋਰ ਕੀ ਹਾਲ ਏ।

ਹਾਂ ਜੀ। ਵਧੀਆ। ਵਧੀਆ। ਤੁਸੀਂ ਦੱਸੋ। ਕੀ ਕਰੀ ਜਾਣਦੇ ਦਈਂ। ਬੱਸ ਵੇਲ ਬੈਠੇ ਹਾਂ ਚੁੱਪ ਕਰਕੇ ਬੈਠੇ ਆ। ਕੀ ਕਰਨਾ ਆ। ਮੈਂ ਕਿਹਾ ਵਿਆਹ ਤੋੜਨੇ ਤਾਂ ਸੌਖੇ ਆ। ਕਰਨੇ ਬੜੇ ਔਖੇ ਆ। ਹਾਂ ਹੋਰ ਠੀਕ ਆ। ਅਗਲੀ ਤਲਾਕ ਨਾ ਦੇਏਗੀ ਤੇ ਕਰ ਵੀ ਨੀ ਸਕਦਾ। ਕੁਛ ਵੀ ਨਾ। ਇਹਨੇ ਕੀ ਕਰਨਾ। ਤਲਾਕ ਉਂਝ ਨੀ ਦਿੰਦੇ। ਕਹਿੰਦੀ ਮੈਂ ਨੀ ਦੇਣਾ ਤਲਾਕ। ਇਹ ਭੱਜਿਆ ਫਿਰੇ। ਸਾਡੇ ਪ੍ਰਾਹੁਣੇ ਨੇ ਕੀਤਾ ਸੀ ਨਾ ਖਰਾਬ। ਕਹਿੰਦੇ ਸੀ ਤਲਾਕ ਲੈਣਾ। ਬੇਬੀ ਕਹਿੰਦੀ ਮੈਂ ਵੀ ਪੜ੍ਹੀ ਲਿਖੀ ਆ, ਮੈਂ ਵੀ ਇੰਨੀ ਕੋਈ ਏਡੀ ਬੇਵਕੂਫ ਨੀ, ਜਿਹੜੀ ਤੈਨੂੰ ਤਲਾਕ ਦੇਂਦੂ। ਹਾਂ ਜੀ। ਉਹ ਵੀ ਇਸ ਤਰ੍ਹਾਂ ਈ ਕਹਿੰਦੀ ਆ। ਕਹਿੰਦੀ ਵਿਆਹ ਕਰਵਾਉਗੀ ਵੀ ਨਹੀਂ ਤੇ ਕਰਨ ਵੀ ਨੀ ਦੇਊਗੀ ਤੈਨੂੰ। ਉਹ ਉਹ ਬੈਠ ਕੇ ਕੁਛ ਕਰਕੇ ਖਾ ਸਕਦੀ ਆ ਰੋਟੀ ਆਪਣੀ। ਮੈਂ ਤਾਂ ਨਾ ਉਹ ਪਾਇਆ ਸੀ ਜਿੰਦਗੀ ਚ ਕੋਈ ਪਲ ਈ ਨਾ ਇਹੋ ਜਿਹੇ ਆਣ

ਸਿੱਧੇ ਰਸਤੇ ਇਹਨਾਂ ਤਾਂ ਹੀ ਪੈਣਾ, ਫਿਰ ਹੀ ਸਿੱਧੇ ਰਸਤੇ ਤਾਂ ਹੀ ਪੈਣਾ ਇਹਨਾਂ ਨੇ। ਕਹਿੰਦੀ ਮੰਮੀ ਨੂੰ ਕਹਿ ਦੇ ਆਣ ਕੇ ਲੈ ਜਾ ਇੱਕ ਵਾਰ ਡੇਜੀ ਨੂੰ। ਮੰਮੀ ਨੂੰ ਕਹਿ ਇਕ ਵਾਰੀ ਮੇਰੇ ਮਾਮੇ ਨੂੰ ਕਹਿ ਲੈ ਜੇ ਆਣ ਕੇ। ਮੈਂ ਕਿਹਾ ਮੈਂ ਕਿਉਂ ਕਿਹਾ ਮੈਂ ਨਹੀਂ ਕਿਹਾ। ਮੈਂ ਕਿਹਾ ਮੈਂ ਨਹੀਂ ਕਿਹਾ। ਡੇਜੀ ਨੂੰ ਕਹਿ ਡੈਡੀ ਆਪਣੇ ਨੂੰ ਕਹਿ, ਤੂੰ ਕਹਿ ਦੇ, ਮੰਮੀ ਨੇ ਨਹੀਂ ਕਹਿਣਾ। ਮੈਂ ਕਿਹਾ, ਮੈਂ ਨੀ ਕਹਿਣਾ, ਮੈਂ ਦੁਹਰੇ ਕਰ ਲਊਂਗੀ, ਸੌ ਵਾਰੀ ਕਰ ਲਊਂਗੀ। ਮਾੜਾ ਕਰ ਲਊਂਗੀ ਪਰ ਮੈਂ ਇਹਨੂੰ ਨੀ ਕਹਿਣਾ ਲੈ ਜਾ। ਹੁਣ ਮਜਾਕ ਉਡਾਉਂਦੇ ਆ। ਇਹਨਾਂ ਨੂੰ ਕੀ ਆ ਛਿੱਤਰ ਪੈ ਗਏ, ਪ੍ਰਾਹੁਣਾ ਦੇਖ ਲੈ ਜਾਣ ਦਿੰਦਾ ਪਿਆ। ਹੋਰ ਉਹਨੇ ਆਖਿਆ ਸੀ ਜੇ ਅਸੀਂ ਦੂਜੇ ਦਿਨ ਦਿੰਦੇ ਫਿਰ ਉਹਨਾਂ ਨੇ ਆਪ ਰੱਖਣਾ ਸੀ। ਅਸੀਂ ਛੱਡਣ ਵੀ ਗਏ ਆ ਦੋ ਵਾਰੀ। ਰੱਖਦੇ ਨੀ। ਕਹਿੰਦੇ ਆਪਾ ਰੱਖਣੀ ਨੀ, ਰੱਖਣੀ ਨੀ, ਮੈਂ ਕਿਹਾ ਨਾ ਰੱਖ। ਤੂੰ ਜਿੱਥੇ ਤੱਕ ਜੋਰ ਲਾਉਣਾ, ਲਾ ਕੇ ਦੇਖ ਲਾ। ਮੈਂ ਕਿਹਾ ਮੇਰਾ ਰੱਬ ਇੰਨਾ ਬੇਈਮਾਨ ਨੀ ਆ ਜਿਹੜਾ ਕੁਛ ਨਾ ਕਰੇ। ਇਹਨਾਂ ਉਹਨਾਂ ਨੂੰ ਘੁਟਣਿਆਂ ਤੇ ਫੇਰ ਲਿਆਂਦਾ ਸੀ, ਆਪੇ ਕਹਿੰਦੇ ਸੀ ਇਹਨਾਂ ਤੋਂ ਹਾਂ ਕਰਾਈ ਸੀ ਵੀ ਲੈ ਕੇ ਜਾਵਾਂਗੇ, ਉਸੇ ਜੁਬਾਨ ਨਾਲ। ਆਪੇ ਆ ਜਾਣਾ ਫਿਰ ਲੈਣ। ਉਹਨਾਂ ਨੇ ਅਹ ਉਹਨਾਂ ਨੇ ਫਿਰ ਹੀ ਇਹਨੂੰ ਮਾਂ ਨੇ ਵੀ ਮਾਫੀ ਮੰਗੀ ਮੇਰੇ ਕੋਲ ਆਪਣੀ ਗਲਤੀ ਦੀ ਤੇ ਮਾਮੇ ਨੇ ਵੀ ਤੇ ਮਾਮੀ ਨੇ ਵੀ ਕਿ ਸਾਡੀ ਗਲਤੀ ਆ। ਇਹਨੂੰ ਵੀ ਆਈ ਆਖਿਆ ਮੁੰਡੇ ਨੂੰ ਵੀ ਤੂੰ ਆਪਣੀ ਗਲਤੀ ਮੰਗ ਲੈ। ਤੇ ਕਹਿੰਦਾ ਮੈਂ ਕੋਈ ਗਲਤੀ ਕੀਤੀ ਆ ਤੇ ਮੈਨੂੰ ਮਾਫ ਕਰਦੇ ਤੇ

ਚਾਹੇਂ ਇਹਦੇ ਕੋਲੋ ਗਲਤੀ ਹੋ ਗਈ, ਚਾਹੇ ਮੇਰੇ ਕੋਲੋ ਗਲਤੀ ਹੋ ਗਈ। ਸਾਨੂੰ ਮਾਫ ਕਰ ਦੋ। ਬਿਠਾਓ ਤੇ ਠਠੋਰ ਕੇ ਪੁੱਛੋ ਉਹਨਾਂ ਨੂੰ। ਮੈਂ ਤਾਂ ਨਾਨੇ ਨੂੰ ਬੜਾ ਭਜਾਇਆ ਸੀ ਤੇ ਨਾਨੇ ਨੇ ਨੇਰੀ ਲਿਆਂਦੀ ਤੇ ਕਹਿੰਦਾ ਪੈਸੇ ਮੰਗਦੀ ਆ ਤੇ ਦਵਾਈ ਪਾ ਤੀ। ਮੈਂ ਕਿਹਾ ਤੂੰ ਆਪਣੀ ਘਰ ਆਲੀ ਨੂੰ ਪੈਸੇ ਨੀ ਦਿੰਦਾ। ਮੈਂ ਚੰਗੀ ਤਰ੍ਹਾਂ ਇੱਕ-ਇੱਕ ਗੱਲ ਚੰਗੀ ਸੁਣਾਈ। ਮੈਂ ਕਿਹਾ ਤੂੰ ਬੰਦਾ ਆ ਕਿ ਬੇਵਕੂਫ ਆ। ਮੈਂ ਕਿਹਾ ਤੂੰ ਬੜੀਆਂ ਇੱਥੇ ਗੱਲਾਂ ਕਰਦਾ। ਅਸੀਂ ਕਿਹੜਾ ਘਰੋ ਕੱਢੀਆ ਹੋਈਆਂ। ਮੈਂ ਕਿਹਾ ਰੀਟਾ ਦੇ ਘਰ ਆਈ ਤੁਰੇ ਫਿਰਦੇ ਆ ਇੱਥੇ। ਇਹਨਾਂ ਨੂੰ ਗੱਲਾਂ ਨਾ ਸੁਣਾਓ ਨਾ ਉਨਾ ਚਿਰ ਕੀ ਪਤਾ ਲੱਗਦਾ। ਹੁਣ ਪਏ ਛਿੱਤਰ ਚੰਗੇ। ਉਹ ਆ, ਹੁਣ ਘਰੇੇ ਵੀ ਨੀ ਰਹਿਣ ਦਿੰਦਾ। ਹਾਂ, ਤੇ ਨਾਲੇ ਇਹਨਾਂ ਮੈਂ ਕਿਹਾ ਜਿੰਨਾ ਚਿਰ ਇਹਨਾਂ ਨੂੰ ਕੁਛ ਕਹੋ ਨਾ ਫਿਰ ਨੀ ਇਹ ਮੁੜਦੇ। ਉਹਦੇ ਮਗਰ ਲੱਗਾ ਹੋਇਆ ਮੁੰਡੇ ਨੂੰ ਤਾਂ ਰੱਖ ਲਉ ਸਾਂਭ ਕੇ ਉਹ ਕਹਿੰਦਾ ਮੈਨੂੰ ਹੁਣ ਪਤਾ ਨੀ ਕੁਛ ਹਰ ਘਰ ਚ ਲੜਾਈ ਝਗੜੇ ਹੁੰਦੇ ਨੇ, ਆਏ ਥੋੜਾ ਹੁੰਦਾ ਆ। ਦੋਵਾਂ ਜੀਆਂ ਚੋਂ ਇੱਕ ਬੋਲੇ ਨਾ ਬੋਲੇ, ਦੂਜੇ ਨੂੰ ਤਾਂ ਬੋਲਣਾ ਚਾਹੀਦਾ। ਹਾਂ, ਤੀਜੇ ਦਾ ਕੋਈ ਹੱਕ ਵੀ ਨੀ ਬੋਲਣ ਦਾ। ਬੰਦਾ ਜਾਣ ਕੇ ਉਹ ਬਣ ਜਾਂਦਾ ਵਿੱਚ ਬੋਲ ਕੇ। ਉਹਨਾਂ ਦੋਹਾਂ ਜੀਆਂ ਬੁਰੇ ਬਣ ਜਾਣਾ ਤੇ ਉਹ ਇੱਕੋ ਜਿਹਾ ਹੋ ਜਾਣਾ। ਉਹ ਦੋਹੇ ਜੀਅ ਇੱਕੋ ਜਿਹੇ ਹੋ ਗਏ ਤੇ ਉਹ ਬੁਰੇ ਬਣ ਗਏ। ਬੁਰੇ ਬਣ ਗਏ ਨਾ ਹੁਣ।

ਹਾਂ ਹੁਣ ਬਥੇਰਾ ਘਰਦਿਆਂ ਨਾਲ ਸਿਰ ਖਪਾਈ ਕਰਦੀ। ਆਪਣੀ ਤੱਸਲੀ ਨਾਲ ਸਿਰ ਖਪਾਈ ਕਰਦੀ ਆ। ਰੋਜ ਅਹ ਹੋਈ ਜਾਂਦੀ ਆ ਵਿਚਾਰੀ ਸਮਝਾ-ਸਮਝਾ ਕੇ। ਦਾਦੀ ਦਾ ਵੱਖਰਾ ਸਿਰ ਖਪਾਈ ਕਰਦਾ ਰਹਿੰਦਾ ਇਹਨਾਂ ਦੇ ਨਾਲ। ਉਹੀ ਫੇਰ ਲਾਡੀ ਕਹਿੰਦਾ ਫੜ ਕੇ ਸਮਝਾ ਦੇ ਨਾ। ਤਾਂ ਪੈਣਾ। ਤੈਨੂੰ ਟੱਬਰ ਰੱਖਣਾ ਨੀ ਆਉਂਦਾ। ਆਹੋ ਆਪਣੀ ਆਕੜ ਚ ਤੁਰਿਆ ਫਿਰਦਾ। ਚੰਗਾ, ਮੁੰਡਾ ਚੰਗਾ ਨਿਕਲ ਜੇ ਗਾ ਉਹ ਚੰਗਾ ਹੋ ਗਿਆ ਆਪਣੇ ਆਪ ਪੈਰ ਸੰਭਲਣੇ। ਸਾਰਾ ਕੰਮ ਕਾਜ ਇਹਦੇ ਹੱਥਾਂ ਚ ਦਿੱਤਾ ਸੀਗਾ। ਤੇ ਪਹਿਲਾ ਉਹਦਾ ਸਿਰ ਖਾਂਦਾ ਸੀ। ਉਹਨੇ ਸਗੋਂ ਬਚਾਏ ਉਹਦੇ ਪੈਸੇ। ਬਚਾਏ ਉਹਦੇ ਪੈਸੇ ਅਹ ਬਚਾਏ ਉਹਦੇ ਪੈਸੇ ਤੇ ਸਾਥ ਦਿੱਤਾ ਇਹਨੇ। ਉਹ ਰੋਂਦੀ ਪਈ ਆ ਉਹਦੇ ਪੈਸੇ ਜਿਹੜੇ ਖਾਂਦਾ ਬਹਿ ਕੇ। ਉਹ ਹੁਣ ਰੋਂਦਾ ਵੀ ਮੇਰੇ ਖਾਤੇ ਚ ਪੈ ਗਿਆ । ਇਹਦਾ ਚਾਚਾ ਮੰਗਣ ਦੀਆ ਪੈਸੇ। ਤੇ ਉਹ ਰੋਂਦਾ ਪਵਾ ਕੇ ਆਇਆ ਖਾਤੇ ਚ ਤੇ ਮੈਂ ਪੈਸੇ ਜਮਾਂ ਕਰਵਾਉਣੇ ਆ। ਛੋਟੇ ਦੇ ਪੈਸੇ ਰਹਿਣ ਦਿੰਦੇ ਆ। ਤੀਹ ਲੱਖ ਰੁਪਇਆ ਪਿਆ ਕਾਪੀ ਚ ਕੱਢਾ ਲੋ। ਪੈਸੇ ਤੇਰੇ ਨਾਮ ਤੇ ਕਰਾ ਤੇ ਨੇ ਮੈਂ। ਤੇਰੇ ਖਾਤੇ ਚ ਜਮਾਂ ਕਰਦਾ, ਉਹਦੇ ਚਾਚੇ ਕੋਲ ਗਿਆ ਤੇ ਉਹਦੇ ਕੋਲ ਪੈਸੇ ਨੀ ਹੈਗੇ ਭਲਾ। ਉਹਦੇ ਵੀ ਨਿਆਨੇ ਜਿਆਦਾ ਬੜੇ ਆ। ਨਿਆਨੇ ਕਿਹੜਾ ਘੱਟ ਆ ਉਹਦੇ ਤੋਂ। ਪੈਸੇ ਬਥੇਰੇ ਆ ਉਸ ਕੋਲ

ਕੁੜੀ ਤੋਂ ਮੰਗਦਾ ਕਿਉਂ ਕੁੜੀ ਨੂੰ ਆਖਦਾ ਕਿ ਮੈਂ ਹੁਣੇ ਵਿਆਹ ਕੀਤਾ ਤੇ ਮੇਰੇ ਕੋਲੋਂ ਪੈਸੇ ਕਿੱਥੋਂ ਆਏ, ਮੈਂ ਕਿਤੇ ਕਮਾਈ ਕਰਨ ਦਈ ਆ। ਉਹੀ ਕੰਮ ਦਿੰਦੇ ਆ ਤੇ ਉਹੀ ਕੰਮ ਲੈਂਦੇ ਆ ਤਾਂ ਕੋਈ ਹੈ ਨੀ। ਰਿਸ਼ਤੇਦਾਰੀਆਂ ਚ ਫਿਰੀਆਂ ਆਪ ਕਰਾ ਕੇ। ਕਰਕੇ ਤੇ ਫਿਰ ਜਾਣਾ ਕੰਮ ਤੇ। ਫਿਰ ਕਹਿਣ ਦਿਆਂ ਸਾਡੇ ਕੋਲ ਤਾਂ ਇਥੇ ਦਸ ਦਿਨ ਰੱਖੀਓ। ਫਿਰ ਆਪੇ ਦਸ ਦਿਨ ਆਪਣੇ ਮਾਂ-ਪਿਓ ਤੋਂ ਜੋਤੀ ਤੇ ਆਪਾ ਜਾਵਾਂਗੇ ਇੱਕਠੀਆਂ, ਮੈਨੂੰ ਨਾਲ ਲੈ ਜਾਈਓ। ਮੈਂ ਕਿਹਾ ਇੱਥੇ ਪੜ੍ਹਦੀ ਫਿਰ ਕੀ ਆ। ਅੱਛਾ ਉਹ ਕਹਿੰਦਾ ਕਿ ਕਹਿੰਦਾ ਬਾਕੀ ਉਹਨੂੰ ਕਹਿੰਦਾ ਹੋਣਾ ਇੱਥੇ ਰੱਖ ਲਈ। ਹਾਂ ਉਹਨੂੰ ਇਥੇ ਨੀ ਰੱਖਣ ਪਿੱਛੇ ਜਾਣਾ। ਸਾਰੇ ਭਾਂਡੇ ਛੱਡ ਜਾਂਦੀ ਆ। ਭਾਂਡਾ ਸਭ ਕਰਨ ਵਾਲਾ। ਸਾਰਾ ਕੁਛ ਉਥੇ ਸੁੱਟ ਜਾਂਦੀ ਆ ਤੇ ਆਪ ਸਕੂਲੇ ਚਲੀ ਜਾਂਦੀ ਏ। ਮਗਰੋਂ ਕੁੜੀ ਤੇ ਨਾਲੇ ਸਾਰਾ ਦਿਨ ਥੱਕ ਜਾਂਦੀ ਆ ਸਾਰੀ ਦਿਹਾੜੀ। ਜਾਂਦੇ ਹੋਏ ਬੰਦਾ ਨਾਲ ਕਰਵਾ ਕੇ ਤੇ ਫੇਰ ਜਾਏ। ਹਾਂ, ਉਹ ਤਾਂ ਹੈ, ਨਿਆਣਿਆਂ ਦੇ ਨਾਲ। ਭਾਬੀ ਚਲ ਥੋੜਾ ਬਹੁਤਾ ਭਾਂਡੇ ਤਾਂ ਨਾਲ ਮਨਜਾ ਦਿਆ ਕਰ। ਕਹਿੰਦੀ ਨਾ। ਕੱਖ ਨੀ ਕਰਕੇ ਜਾਂਦੀ। ਬਸ ਦੋ ਫੁਲਕੇ ਲਾਉਂਦੀ ਆ। ਤੇ ਖਾ ਕੇ ਚਲੇ ਜਾਂਦੇ ਨੇ। ਦੁਪਹਿਰ ਦੀ ਵੀ ਰੋਟੀ ਵਿਚਾਰੀ ਨੇ ਪਕਾਉਣੀ ਆ। ਤੇ ਮੁੜ ਕੇ ਦੱਸਣ ਦਈ ਮੈਂ ਤਾਂ ਥੱਕ ਜਾਂਦੀ ਆ ਸਾਰੀ ਦਿਹਾੜੀ। ਕਹਿੰਦੀ ਸਾਰਾ ਕੰਮ ਛੱਡ ਕੇ ਚਲੀ ਜਾਂਦੀ ਆ ਤੇ ਮੈਂ ਨਾਲੇ ਸਾਰੀ ਦਿਹਾੜੀ ਨਾਲੇ ਕੁੜੀ ਸਾਂਭਦੀ ਆ। ਕਹਿੰਦਾ ਕੀ ਕਹਿੰਦਾ ਕਰਦੀ ਆ। ਸਤਿ ਸ੍ਰੀ ਅਕਾਲ ਮੈਂ ਆਪਣੀ ਕਹਾਣੀ ਅੱਗੇ ਪੇਸ਼ ਕਰਨ ਲੱਗਾ ਹਾਂ ਜੂਨ ਮਹੀਨੇ ਦੀ ਛੱਬੀ ਤਾਰੀਖ ਸੀ, ਮਹੀਨਾ ਭਾਵੇਂ ਮੁੱਕਣ ’ਤੇ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ। ਲੇਖਕ ਕਹਾਣੀਕਾਰ ਸੋਚਦਾ ਹੈ ਕਿ ਮਹੀਨੇ ਦੇ ਪਹਿਲੇ ਪੰਦਰਾਂ ਦਿਨ ਤਾਂ ਝੱਟ ਲੰਘ ਜਾਂਦੇ ਹਨ ਤੇ ਤਨਖ਼ਾਹ ਵੀ ਇਹਨਾਂ ਦਿਨਾਂ ਵਿੱਚ ਹੀ ਉੱਡ-ਪੁੱਡ ਜਾਂਦੀ ਹੈ ਮਲਵਾਈ ਮਲਾਈ ਵਾਲੀ ਕੁਲਫ਼ੀ ਦੀ ਅਵਾਜ਼ ਸੁਣ ਕੇ ਲੇਖਕ ਦੇ ਮੂੰਹ ਵਿੱਚ ਪਾਣੀ ਆ ਗਿਆ ਸੀ ਪਰ ਆਰਥਿਕ ਤੰਗੀ ਕਾਰਨ ਉਹ ਬੇਵੱਸ ਸੀ, ਉਸ ਦੀ ਦੁਪਹਿਰ ਪਿ ਪਿੱਛੋਂ ਦੀ ਨੀਂਦ ਅਜੇ ਪੂਰੀ ਨਹੀਂ ਸੀ ਹੋਈ ਕਿ ਕਾਕੇ ਨੇ ਉਸ ਨੂੰ ਹਲੂਣ ਕੇ ਜਗਾ ਦਿੱਤਾ।